ਇਹ ਇੱਕ ਪੀਲੇ ਰੰਗ ਦਾ ਅਪਾਰਟਮੈਂਟ ਹੈ।

ਇਹ ਇੱਕ ਕੱਪੜਿਆਂ ਦਾ ਸ਼ੋਰੂਮ ਹੈ।

ਇਹਦੇ ਫਰਸ਼ ਦਾ ਕਲਰ ਚਿੱਟਾ ਹੈ।

ਇਹਦੇ ਵਿੱਚ ਇੱਕ ਸੀਲਿੰਗ ਤੇ ਏ_ਸੀ ਵੀ ਦਿਖਾਈ ਦੇ ਰਿਹਾ ਹੈ ਤੇ ਕੁੱਛ ਲਾਈਟਾਂ ਵੀ ਦਿਖਾਈ ਦੇ ਰਹੀਆਂ ਹਨ।

ਇਹ ਇੱਕ ਬਾਜ਼ਾਰ ਦੀ ਫੋਟੋ ਹੈ।

ਇਹ ਇੱਕ ਪਾਰਕਿੰਗ ਏਰੀਏ ਦੀ ਫੋਟੋ ਲੱਗ ਰਹੀ ਹੈ ਇਹਦੇ ਵਿੱਚ ਕਾਫੀ ਸਾਰੀਆਂ ਕਾਰਾਂ ਖੜੀਆਂ ਦਿਖਾਈ ਦੇ ਰਹੀਆਂ ਹਨ।

ਇਹ ਕਿਸੇ ਦੁਕਾਨ ਦੀ ਫੋਟੋ ਹੈ।

ਪਿੱਛੇ ਬੈਕਸਾਈਡ ਤੇ ਬਲੂ ਕਲਰ ਦੀ ਦੀਵਾਰ ਹੈ ਤੇ ਦਿਵਾਰ ਦੇ ਓੱਤੇ ਇੱਕ ਛੋਟਾ ਜਿਹਾ ਪੱਖਾ ਲੱਗਿਆ ਹੋਇਆ ਹੈ।

ਰੇਲ ਦੇ ਖੱਬੇ ਪਾਸੇ ਕਾਫੀ ਸਾਰੇ ਖੰਬੇ ਦਿਖਾਈ ਦੇ ਰਹੇ ਹਨ ਤੇ ਖੰਬੇ ਉੱਤੇ ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਹਨ।।

ਇੱਕ ਬੈਕ ਸਾਈਡ ਤੇ ਆਦਮੀ ਬੈਠਾ ਹੋਇਆ ਹੈ ਦੋ ਆਦਮੀ ਖੜੇ ਹੋ ਕੇ ਗੱਲਾਂ ਕਰ ਰਹੇ ਹਨ।

ਇਹਦੇ ਵਿੱਚ ਬਹੁਤ ਜਿਆਦਾ ਸਕੂਟੀਆਂ ਵੀ ਲੱਗੀਆਂ ਹੋਈਆਂ ਹਨ ਤੇ ਕੁਛ ਖਿੜਕੀਆਂ ਵੀ ਦਿਖਾਈ ਦੇ ਰਹੀਆਂ ਹਨ।

ਓਹਨਾਂ ਦੇ ਸਾਹਮਣੇ ਟੇਬਲ ਲੱਗੇ ਹੋਏ ਹਨ ਅਤੇ ਟੇਬਲ ਤੇ ਆਰਟ ਤੇ ਕ੍ਰਾਫਟ ਦਾ ਸਮਾਨ ਪਿਆ ਹੋਇਆ ਹੈ।

ਇਹਦੇ ਸਾਹਮਣੇ ਕੁਝ ਪੀਲੇ ਤੇ ਲਾਲ ਰੰਗ ਦਾ ਡਿਜ਼ਾਇਨ ਕੀਤਾ ਹੋਇਆ ਹੈ।

ਇਹਦੇ ਪਿਛਲੇ ਪਾਸੇ ਇੱਕ ਬਹੁਤ ਵੱਡੀ ਚਿੱਟੇ ਰੰਗ ਦੀ ਇਮਾਰਤ ਹੈ।

ਬਸਤਰ ਡੇਅਰੀ ਫਾਰਮ ਦੀ ਫੋਟੋ ਹੈ ਇਹਦੇ ਸਾਹਮਣੇ ਇੱਕ ਛੋਟੀ ਜਿਹੀ ਪੌੜੀ ਰੱਖੀ ਹੋਈ ਹੈ।